ਇਹ ਇੱਕ ਜਗਹਾ ਨਜ਼ਰ ਆ ਰਹੀ ਆ ਜੋ ਕਿ ਬਹੁਤ ਸੋਹਣੀ ਲੱਗਦੀ ਆ ਤੇ ਕਾਫੀ ਸਾਰੇ ਪੌਦੇ ਨਜ਼ਰ ਆ ਰਹੇ ਨੇ।

ਤੇ ਬਹੁਤ ਸੋਹਣਾ ਵਿਊ ਨਜਰ ਆ ਰਿਹਾ ਵਾ ਤੇ ਕਾਫੀ ਸਾਰੇ ਲਾਗੇ ਇੱਕ ਹੋਰ ਮਸ਼ੀਨ ਲਪ ਅੰਦਰ ਆ ਰਹੀ ਆ ਜਿਸਦਾ ਰੰਗ ਹਰਾ ਵਾ ਇਹ ਬਹੁਤ ਸੋਹਣਾ ਵਿਊ ਵਾ।

ਕਾਫੀ ਸਾਰੇ ਵੱਡੇ ਪੇੜ ਨਜ਼ਰ ਆ ਰਹੇ ਆ ਅਤੇ ਇੱਕ ਫੌਜੀ ਜਿਹੀ ਡਰੈੱਸ ਵਿੱਚ ਬੰਦਾ ਨਜ਼ਰ ਆ ਰਿਹਾ ਵਾ।

ਇੱਕ ਹੋਰ ਅੰਦਰ ਫੋਟੋ ਆ ਰਹੀ ਦਿਖਾਈ ਜਾ ਰਹੀ ਆ ਤੇ ਇਸ ਦੇ ਪਿੰਕ ਬੋਰਡ ਉੱਪਰ ਲਿਖਿਆ ਹੋਇਆ ਸਾਹਮਣੇ ਜੋ ਲੱਗਾ ਹੋਇਆ ਉਸ ਉਪਰ ਲਿਖਿਆ ਹੋਇਆ ਵਾ।

ਇਹ ਇਹ ਹੋਟਲ ਵਾ ਤੇ ਇਹ ਬਹੁਤ ਸੋਹਣਾ ਹੋਟਲ ਵਾ ਤੇ ਕਾਫੀ ਸਾਰੇ ਬੂਟੇ ਕਮਰੇ ਵਿੱਚ ਰੱਖੇ ਹੋਏ ਨੇ ਉਹ ਨਜ਼ਰ ਆ ਰਹੇ ਨੇ।

ਇਹ ਪਹਾੜੀ ਇਲਾਕਾ ਦਿਖ ਰਿਹਾ ਹੈ ਇਹਦੇ ਪਿੱਛੇ ਇੱਕ ਬਿਲਡਿੰਗ ਆ ਜੋ ਹਲੇ ਬਣ ਰਹੀ ਆ।

ਅਤੇ ਪੈਰਾਂ ਦੇ ਉਹਨਾਂ ਦੇ ਗਰੰਟੀ ਵੀ ਲੱਗੀ ਹੋਈ ਹੈ ਅਤੇ ਰੈਡ ਕਲਰ ਦੇ ਸਟੋਕ ਨਜ਼ਰ ਆ ਰਹੀ ਜਿਨਾਂ ਤੇ ਪੈਰ ਟਿਕਾਏ ਗਏ ਹੋਏ ਹਨ।

ਇਕ ਖਾਣ ਵਾਲੀ ਚੀਜ਼ ਨਜ਼ਰ ਆ ਰਹੀ ਹੈ ਏਨੂੰ ਬਲੈਕ ਪਲੇਟ ਵਿੱਚ ਰੱਖਿਆ ਗਿਆ ਹੈ ਇਹ ਦੇਖਣ ਚ ਤੇ ਬਹੁਤ ਸਵਾਦਿਸ਼ਟ ਲੱਗਣ ਡਈ ਆ।

ਇਹ ਕਾਫੀ ਸਾਰੀਆਂ ਕੋਠੀਆਂ ਨਜ਼ਰ ਆ ਰਹੀਆਂ ਨੇ ਤੇ ਕਾਫੀ ਸਾਰੇ ਪੌਦੇ ਨਜ਼ਰ ਆ ਰਹੇ ਆ ਇਥੇ ਛੋਟਾ ਛੋਟਾ ਘਰ ਛੋਟੇ ਛੋਟੇ ਘਾਰ--